ਪਿਕਚਰ ਵਿੱਚ ਢਾਬਾ ਨਜ਼ਰ ਆ ਰਿਹਾ ਹੈ ਗੈਸ ਸਿਲੰਡਰ ਰੱਖਿਆ ਹੋਇਆ ਹੈ।

ਕਾਉੰਟਰ ਤੇ ਅਲੱਗ ਅਲੱਗ ਡੱਬੇ ਰੱਖੇ ਹੋਏ ਦਿਸ ਰਹੇ ਹੈ।

ਸਾਨੂੰ ਦਿੱਖ ਰਿਹਾ ਹੈ ਕਿ--

ਆਲੇ ਦੁਆਲੇ ਬਹੁਤ ਸਾਰੇ ਪੇੜ ਤੇ ਘਾਹ ਲੱਗਿਆ ਦਿਸ ਰਿਹਾ ਹੈ।

ਪੱਖਾ ਚਲ ਰਿਹਾ ਹੈ ਆਲੇ ਦੁਆਲੇ ਅਲਮਾਰੀਆਂ ਬਣੀਆਂ ਦਿਸ ਰਹੀਆਂ ਹਨ ਆ_ਰੋ ਰੱਖਿਆ ਹੋਇਆ ਹੈ।

ਗ੍ਰਿਲ ਵਾਲਾ ਗੇਟ ਲੱਗਿਆ ਹੋਇਆ ਹੈ ਉਹਤੇ ਐਂਟਰੀ ਗੇਟ ਲਿਖੇਆ ਹੈ।

ਸਾਰਿਆਂ ਨੇ ਯੂਨੀਫਾਰਮ ਪਾਈ ਹੋਈ ਦਿਸ ਰਹੀ ਹੈ ਪੇੜ ਲੱਗੇ ਦਿਸ ਰਹੇ ਹਨ।

ਇੱਕ ਕਲਾਸ ਰੂਮ ਵਿੱਚ ਬੱਚੇ ਪੜ੍ਦੇ ਹੋਏ ਦਿਖ ਰਹੇ ਹਨ।

ਚਿੱਤਰ ਵਿੱਚ ਸਾਨੂੰ ਇੱਕ ਬਹੁਤ ਹੀ ਵੱਡਾ ਸਟੇਡੀਅਮ ਦਿੱਸ ਰਿਹਾ ਹੈ।

ਕਈ ਤਰਹਾਂ ਦੀਆਂ ਮਸ਼ੀਨਾਂ ਰੱਖਿਆਂ ਹੋਈਆਂ ਹਨ।

ਬੋਰਡ ਲੱਗਿਆ ਦਿਸ ਰਿਹਾ ਹੈ ਜਿਸ ਉੱਤੇ ਦਾ ਕੇਅਰ ਮਾਸਟਰ ਲਿਖਿਆ ਹੋਇਆ ਹੈ।

ਤੇ ਕੱਪੜੇ ਦੀ ਸ਼ੋਪ ਦਿਸ ਰਹੀ ਹੈ ਇੱਕੋ ਸ਼ੌਪ ਦੇ ਵਿੱਚ ਹੀ ਸਾਰਾ ਸਮਾਨ ਰੱਖਿਆ ਦਿਸ ਰਿਹਾ ਹੈ।

ਕੋਸਮੈਟਿਕ ਦੇ ਵਿੱਚ ਸਾਨੂੰ ਲੋਸ਼ਨ ਕਰੀਮ ਸੱਬੁਨ ਫੇਸਵਾਸ਼ ਦਿੱਖ ਰਹੇ ਹਨ।

ਬਹੁਤ ਸਾਰੇ ਲੋਕ ਬੈਠੇ ਨਜ਼ਰ ਆ ਰਹੇ ਹਨ।